ਅਸੀ ਤਾ ਈ ਨਹੀਂ ਤਾ ਈ ਨਹੀਂ ਰੱਖਿਆ ਤੇ ਹਾਡੀਆ ਵੀ ਲੜਦੀਆਂ ਹੁੰਦੀਆਂ ਦੋਵੇ।

ਆਹੋ ਤੇ ਉਹ ਖੇਡ ਦਾ ਵਾ ਕੇ। ਮੈ ਗੁੱਸੇ ਹੁੰਨੀ ਹਾਂ ਓਹਨੂੰ ਤੇ ਆਂਦਾ ਬੋਲੀ ਨਾ ਹੁਣ ਨਹੀਂ ਖੇਡ ਦਾ ਬੋਲੀ ਨਾ ਬੋਲੀ ਨਾ ਮੈ ਅਹੇ ਖੇਡਣ ਦਿਆ ਵਾ ਤੂੰ ਬੋਲੀ ਨਾ ਹੁਣ ਮੈ ਕਿਹਾ ਛਿੱਤਰ ਮਾਰ ਮਾਰ ਕੇ ਤਾਲੂ ਕਰ ਦੇਣਾ ਤੇਰਾ ਬੋਲੀ ਨਾ ਇੱਥੇ

ਨਾਲੇ ਫੋਨ ਚ ਨਿਆਣੇ ਵਰ ਜਾਣ ਫਿਰ ਘੱਟ ਈ ਸੁਣਦੇ ਗਿਣਦੇ ਫਿਰ ਸੁਣਦੇ ਵੀ ਨਹੀਂ ਆਪਣੀ ਮਾਂ ਪਿਓ ਦੀ ਪੀ ਸੁਣ ਲਈਏ।

ਓਹਨੇ ਫਿਰ ਆ ਕੰਮ ਆਪਣਾ ਵੇਖਣਾ ਹੁੰਦਾ ਏ। ਉਹਨੇ ਕੰਮ ਵੇਖਣਾ ਹੁੰਦਾ ਵਾ ਪੀ ਹਾਂ ਪੀ ਕਿਹੜਾ ਮਤਲਬ ਕਿਹੜਾ ਟੈਸਟ ਕਿਦਾਂ ਆ ਕਿਹੜਾ ਕਿਦਾਂ।

ਪਹਿਲਾ ਉਹਦਾ ਸਿਮਪਲ ਹੀ ਨੀ। ਆਹੋ ਨਹੀਂ ਹੁਣ ਲਿਆ ਵਾ ਨਾਲੇ ਓਹਨੇ

ਕੀ ਨਾ ਲਈ ਦਾ ਵਾ ਨਾਲੇ ਉਹਨੇ ਬਾਈਬਲ ਭਰੀ ਆ ਆਪਣੇ ਫੋਨ ਚ ਜਾ ਉਹਨੇ ਬਾਈਬਲ ਪੜਨੀ ਬੱਸ।

ਕਰਨਾ ਮੰਮਾ ਹੈ ਤਾ ਇਹਦਾ ਈਆ ਦੁਆ ਕਰਨੀ ਆਪੇ ਫੋਨ ਰੱਖ ਕੇ ਫੋਨ ਚੋ ਬਾਈਬਲ ਪੜ ਲੈਣੀ ਕਹਿਣਾ ਮੰਮਾ ਆਜੋ ਦੁਆ ਕਰ ਲਈਏ ਫੋਨ ਤੇ

ਸਾਡੇ ਤੇ ਆਪ ਨਿਆਣਿਆਂ ਨੂੰ ਬਥੇਰਾ ਆਖੀ ਦਾ ਵਾ ਹੁਣ ਆਹ ਬਾਈਬਲ ਪੜਲਾ ਤੇ ਕਹਿ ਦਿੰਦਾ ਮੈਨੂੰ ਐਤਾ ਦਾ ਨਹੀਂ ਪਤਾ ਉਹ ਫਿਰ ਉਹ ਕਹਿੰਦਾ ਕੇ ਓਦਾਂ ਸ਼ੁਰੂ ਕਰ ਫਿਰ ਪੜਨੀ ਨਹੀਂ ਐਤਾ ਦਾ ਪਤਾ

ਪੜ ਤੇ ਲੈਂਦੇ ਪਰ ਪੜਦੇ ਨਹੀਂ ਗੇ ਮੈ ਤਕਾਲਾ ਨੂੰ ਆਖ ਦਿਨੀਂ ਮੈ ਕਿਹਾ ਇਹਨਾਂ ਨੂੰ ਡਾਇਆ ਕਰ ਪੜ੍ਹਨ ਇਹਨਾਂ ਨੂੰ ਮੈ ਕਿਹਾ ਦੋਵਾਂ ਭੈਣ ਭਰਾਵਾਂ ਨੂੰ ਡਾਇਆ ਕਰ ਕਹਿੰਦੇ ਪੜਦੇ ਨਹੀਂ ਤੇ ਮੈ ਕੀ ਕਰਾ ਮੈ ਕਿਹਾ ਇਹਨਾਂ ਦੇ ਚਪੇੜਾਂ ਮਾਰਿਆ ਕਰ ਇਹ ਦੇ ਮੂੰਹ ਦੇ ਉੱਤੇ ਆ ਬਾਂਦਰ ਜਹੇ ਦੇ ਮੈ ਕਹਿਆ ਹਾਂ ਤੇ ਆ ਨੀਤੂ ਵੇਖਲਾ ਪੜੀਆ ਓ ਉਹ ਕਿਹੜਾ ਪੜਦੀਆ ਬਾਈਬਲ ਬੁਬਲ ਓਵੀ ਨਹੀਂ ਪੜਦੀਆਂ।

ਹਾਂ ਤਦ ਏ ਕੇ। ਬਥੇਰਾ ਉਹਨੂੰ ਮੁੰਡੇ ਨੂੰ ਆਖੀ ਦਾ ਵਾ

ਕੇ ਫੋਨ ਈ ਫੜ ਛੱਡ ਦੀਆ ਵਾ

ਉਹ ਬਾਈਬਲ ਲਾਉਂਦੀ ਆ ਕਹਿੰਦੀ ਮੈ ਇਹਦਾ ਦਾ ਕੁਝ ਵੇਖਣਾ ਨਹੀਂ ਤੇ ਮੈ ਬਾਈਬਲ ਭਰੀ ਆ।

ਬਾਈਬਲ ਭਰੀ ਉਹ ਤੇ ਸਾਰਿਆਂ ਨੋ ਵਧੀਆ ਕੰਮ ਵਾ ਤੇ। ਆਹੋ ਤੇ ਉਹਨੂੰ ਇਹ ਵਾ ਕੇ ਚਲ ਪਰਮੇਸ਼ਰ ਨੇ ਉਹਨੂੰ ਤੁਹਾਡੇ ਸਾਹਮਣੇ ਦੁਆ ਪ੍ਰਾਥਨਾ ਕਰਦੀ ਆ ਤੇ ਜਾਂਦੀ ਚਰਚ ਵੀ ਏ ਕਿਤੇ ਰੱਬ ਦਾ ਨਾ ਤੇ ਦੂਜੀਆਂ ਕੁੜੀਆਂ ਮੇਰੀਆਂ ਕੋ ਓਦਾਂ ਫੋਨ ਹੈਨੀ। ਹਾਂ ਹਾਂ ਹਾਂ ਹੋਰ ਕਿਦਾਂ

ਅਕਲ ਬੱਧ ਅਕਲ ਬੁੱਧ ਪਾਈ ਚਲੋ ਰੱਬ ਨੇ ਉਹਨੂੰ ਆਹੋ ਤੇ ਹੋਰ ਰੱਬ ਨੇ ਚਲ ਸਹੀ ਤਰੀਕੇ ਤੇ ਚਲ ਲਾਇਆ ਵਾ। ਉਹਨਾਂ ਕੋ ਹੈਨੀ ਤੇ ਇੱਕ ਮੇਕੋ ਹੈਨੀ। ਦੀਦੀ ਵੇਖ ਮੇਰੀ ਗੱਲ ਸੁਣ ਜੇ ਚੰਗੀ ਆ ਤੇ ਚਲ ਰੱਬ ਨੇ ਵੇਖਲਾ ਬੁੱਧ ਦਿੱਤੀ ਆ ਕੰਮ ਕਾਰ ਵੀ ਸਿੱਖਣ ਦੀਆ ਵਾ ਉਹ ਆਪਣਾ।

ਬਹੁਤ ਵਧੀਆ ਕੰਮ ਵਾ ਤੇ।

ਸਾਡੇ ਓਧਰ ਨਾ ਈ ਇਧਰ ਕੋਈ ਹੈ ਈ ਆ ਇਸਤਰਾਂ ਦੀ ਕੰਮ ਕਾਰ ਕਰਨ ਵਾਲੀ ਬੁੱਧ ਦੇਣ ਵਾਲੀ ਨਾ

ਹਾਂ ਰਿਤਕ ਮੈ ਕਿਹਾ ਆਪਣੀ ਮਾਂ ਨੂੰ ਕਹਿਣ ਦਿਆ ਮੈਨੂੰ ਫੋਨ ਲੈ ਕੇ ਦੇ ਵੱਡਾ ਕਹਿੰਦੀ ਮੈ ਕਿੱਥੋਂ ਲੈ ਕੇ ਦਵਾ ਤੇ ਫੋਨ ਉਹਨੇ ਕੀ ਕਰਨਾ। ਲੈ ਦੇ ਕੇ ਹੁਣ ਓਹਨੂੰ ਕਹਿ ਲਾਬਾ ਲਾਉਣ ਦੀ ਆ ਲੈ ਦੇ ਕੇ ਮੈ ਕਿਹਾ ਲਾਬਾ ਲਾਉਣ ਦੀ ਓ ਲੈ ਦੇ ਕੇ

ਨਾ।

ਨਹੀਂ ਫਿਰ ਲਾਬਾ ਤੇਰੇ ਜੋਗੀਆ ਹੋਣ ਗੀਆ ਤੇਰੇ ਫੋਨ ਜੋਗੀਆ ਈ। ਆਹੋ ਉਹਨੇ ਫਰਿਜ ਉਹਦੀ ਖਰਾਬ ਹੋਈ ਉਹਨੇ ਫਰਿਜ ਲਿਆਂਦੀ ਰਾਤ ਦੀ ਫਰਿਜ ਲਿਆਂਦੀ ਉਹਨੇ ਪੰਜੀ ਸੌ ਦੀ ਲੈ ਵਧੀਆ ਹੋ ਗਿਆ ਜੇ ਪੈਸੇ ਕਮਾਈ ਕੀਤੀ ਆ ਤੇ ਚੀਜ਼ ਬਣਾ ਈ ਲਈ ਆ ਨਾ ਕਿਹੜੀ ਰਾਜ ਕੋ

ਤੋਤੇ ਹੋਣਾ ਕੋ ਹੋਣਾ ਕੋ ਉਹਨਾਂ ਕੋ ਹੇਗੀਆਂ ਹੀ ਉਹਨਾਂ ਵੱਡੀ ਲਿਆਂਦੀ ਤੇ ਵੱਡੀ ਲਿਆਂਦੀ ਹੀ ਉਹਨਾਂ ਆਹੋ ਤੇ ਉਹਨਾਂ ਫਿਰ ਇਹ ਦੇਤੀ ਪੁਰਾਣੀ ਦੇਤੀ ਆ। ਚਲ ਚੰਗਾ ਕੇ

ਚਲ ਨਾਲੇ ਝੋਨਾ ਲਾਉਣ ਦੀ ਚਲ ਚੀਜ਼ ਬਣ ਗਈ ਝੋਨਾ ਦਈ ਵਿਚਾਰੀ ਲਾਉਣ ਮੇਹਨਤ ਕਰਨ ਦੀ ਵਿਚਾਰੀ ਚਲ ਗਰਮੀ ਚ

ਲਾਬ ਲਾਉਣ ਜਾਇਆ ਕਰੇ ਉਹ ਕਿਹੜਾ ਨਿੱਕਾ ਜਿਹਾ ਵਾ।

ਆਹੋ ਦੁਕਾਨ ਤੇ ਲੱਗਾ ਵ ਕੇ। ਆਹੋ ਤੇ ਕਰੇ ਕਮਾਈ ਤੇ ਲਵੇ ਫੋਨ ਉਹ ਕਿਹੜਾ ਨਿਆਣਾ ਆ। ਆਹੋ ਕਹਿੰਦਾ ਤਿੰਨ ਹਜ਼ਾਰ ਰੁਪਈਆ ਇੱਕ ਮਹੀਨੇ ਦਾ ਮਿਲਦਾ ਵਾ। ਆਹੋ ਤੇ ਥੋੜ੍ਹਾ ਦੋ ਹਜ਼ਾਰ ਦੋਵਾਂ ਮਹੀਨਿਆਂ ਚ ਛੇ ਹਜ਼ਾਰ ਬਣ ਜਾਂਦਾ।

ਆਹੋ ਤੇ ਦੋਵਾਂ ਮਹੀਨਿਆਂ ਦਾ ਛੇ ਹਜ਼ਾਰ ਹੋਗਿਆ। ਆਹੋ ਤੇ ਪੰਦਰਾਂ ਸੋ ਰੁਪਈਆ ਦਿਆ ਕਰਨਾ ਸਕੂਲ ਤੋਂ ਬਾਅਦ ਆਇਆ ਕਰੁ ਤੇ। ਤੇ ਨਹੀਂ ਤੇ ਉਹ ਕਾਹਦਾ ਕੰਮ ਕਰਦਾ ਵਾ।

ਮੈਨੂੰ ਤਾ ਹਲੇ ਪਤਾ ਮੈਨੂੰ ਤੇ ਹਲੇ ਪਤਾ ਵੀ ਨਹੀਂ ਰੱਬੁ ਦੀ ਦੁਕਾਨ ਕਿਹੜੀ ਆ। ਤੇ ਹੋਰ ਕੱਪੜੇ ਕੱਡ ਕੱਡ ਕੇ ਵਖਾਉਣੇ ਹੁੰਦੇ ਆ ਮੁੜਕੇ ਉਹਨਾਂ ਨੂੰ ਤੈ ਤੂ ਕਰਨਾ ਹੁੰਦਾ ਏ

ਆਹੋ ਮੈਨੂੰ ਵੀ ਨਹੀਂ ਪਤਾ ਮੈਨੂੰ ਵੀ ਉਹ ਮੰਮੀ ਸੌਦਾ ਲੈਣ ਗਈ ਹੀ ਤੇ ਕਹਿੰਦੀ ਫਿਰ ਰੱਬੁ ਕੀ ਦੁਕਾਨ ਆ ਤੇ ਫਿਰ ਪਤਾ ਲੱਗਾ ਹੀ। ਆਹੋ ਉਹ ਹੋ ਗਈ ਆ ਨਾ ਦੁਕਾਨਾਂ ਦੀ ਹੁਣ। ਨਹੀਂ ਤੇ ਪਹਿਲਾ ਇਹਨਾਂ ਦੀ ਇਕੱਲੀ ਦੁਕਾਨ ਹੁੰਦੀ ਹੀ ਇੱਕੋ ਈ ਦੁਕਾਨ ਹੁੰਦੀ ਹੀ ਇਹਨਾਂ ਦੀ ਇਕੱਲਿਆਂ ਦੀ। ਹੁਣ ਤੇ ਵੱਖਰੀਆਂ ਵੱਖਰੀਆਂ ਵਾ ਨਾਲੇ ਉਹ ਅੱਡੋ ਅੱਡ ਵਾ। ਤੇ ਹੁਣ ਤੇ ਹੁਣ ਤੇ ਦੁਕਾਨਾਂ ਈ ਦੁਕਾਨਾਂ ਹੁਣ ਤੇ ਸ਼ਹਿਰ ਈ ਬਣ ਗਿਆ ਤੇ। ਹਾਂ ਹਾਂ। ਇੱਕੋ ਦੁਕਾਨ ਹੁੰਦੀ ਹੀ ਇਹਨਾਂ ਦੀ ਦੋਵਾਂ ਭਰਾਵਾ

ਨਾਲ ਇਹਨਾਂ ਦਾ ਪਿਓ ਹੀ ਗਾ।

ਪਿਓ ਇਹਨਾਂ ਦਾ ਚਲਾਉਂਦਾ ਹੁੰਦਾ ਹੀ ਕੰਮ ਸਾਰੇ ਨੌਸ਼ਹਿਰੇ ਦੇ ਵਿਚ ਇੱਕੋ ਈ ਦੁਕਾਨ ਹੁੰਦੀ ਹੀ ਇਹਨਾਂ ਦੀ ਆ ਬਾਅਦ ਈ ਸਭ ਖਾਣਾ

ਚੰਗਾ।